ਹਰ ਟੱਕਰ ਵਾਲੇ ਨੂੰ ਜ਼ਮੀਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਚੌਂਕੇ ਵਾਲਿਆਂ ਨੂੰ ਚੁੰਗੀ ਦੇਣੀ ਪੈਂਦੀ ਹੈ। ਚਾਰ ਫਾਇਦੇ ਵਾਲੇ ਇੱਕ ਬੈਠਣ ਦੀ ਚੀਜ਼ ਪੁੰਝੇ ਨਹੀਂ, ਚੋਂਕੀ ਉੱਪਰ ਬੈਠ ਕੇ ਸਬਜ਼ੀ ਕੱਟ। ਛਾਪਾ- ਠੱਪਾ- ਇਹ ਛਾਪੇ ਵਾਲੀ ਚਾਦਰ ਮੈਨੂੰ ਬਹੁਤ ਪਸੰਦ ਹੈ। ਕੰਢਿਆ ਵਾਲਾ ਟਹਿਣੀ- ਦੁਸ਼ਮਣ ਦੀ ਕਾਰ ਰੋਕਣ ਲਈ ਉਸਦੇ ਰਸਤੇ ਵਿੱਚ ਛਾਪਾ ਰੱਖ ਦਿੱਤਾ। ਅਚਾਨਕ ਤਾਲਾਸ਼ੀ- ਇੰਸਪੈਕਟਰ ਦਾ ਛਾਪਾ ਪੈਣ ਨਾਲ ਉਹ ਕੰਗਾਲ ਹੋ ਗਿਆ। ਛਪਾਈ- ਇਸ ਪੁਸਤਕ ਦਾ ਛਾਪਾ ਵਧੀਆ ਨਹੀਂ ਹੈ। ਛਿੱਲੜ- ਛਿੱਲ- ਮਟਰਾਂ ਦੇ ਛਿੱਲੜ ਦੀ ਸ਼ਬਜ਼ੀ ਵੀ ਬਣਦੀ ਹੈ। ਪੈਸਾ- ਉਹ ਇਸ ਯੋਗ ਵੀ ਨਹੀਂ ਕਿ ਘਰ ਆਏ ਮਹਿਮਾਨ ਦੀ ਛਵੀ ਉੱਤੇ ਇੱਕ ਛਿੱਲੜ ਰੱਖ ਸਕੇ। ਜੰਮ- ਪੈਦਾ ਹੋਣਾ- ਮੁੰਡੇ ਦੇ ਜੰਮ ਪੈਣ ਕਾਰਨ ਉਸਦੇ ਸਹੁਰੇ ਪਰਿਵਾਰ ਵਿੱਚ ਇੱਜ਼ਤ ਵੱਧ ਗਈ । ਦਹੀ ਬਣ ਜਾਣਾ- ਦਹੀਂ ਜੰਮ ਗਈ ਹੋਵੇਗੀ। ਇਸ ਲਈ ਫਰਿੱਜ ਵਿੱਚ ਰੱਖ ਦੇ। ਖੁਸ਼ੀ- ਖੁਸ਼ੀ- ਜੰਮ ਜੰਮ ਵਧਾਈਆਂ ਲਵੋ, ਮੁੰਡਾ ਡਾਕਟਰ ਬਣ ਗਿਆ ਹੈ। ਡੱਟ ਕੇ - ਉਸਨੇ ਜੰਮ ਕੇ ਉਸਦਾ ਵਿਰੋਧ ਕੀਤਾ। ਜਾਗ- ਦਹੀਂ ਨੂੰ ਜਮਾਉਣ ਲਈ ਦੁੱਧ ਨੂੰ ਵਧੇਰਾ ਜਾਗ ਲਗਾਉਣ ਕਾਰਨ ਦਹੀਂ ਖੱਟੀ ਹੋ ਗਈ ਹੈ। ਨੀਂਦ ਖੁੱਲ੍ਹਣੀ- ਰਾਤੀ ਜਾਗ ਆਉਣ ਕਾਰਨ ਚੋਰ ਪਕੜਿਆ ਗਿਆ। ਹੋਸ਼- ਆਧੁਨਿਕ ਔਰਤਾਂ ਹੁਣ ਜਾਗ ਚੁੱਕੀਆਂ ਹਨ। ਜਾਲ- ਮੱਛੀਆਂ ਫੜ੍ਹਨ ਵਾਲਾ ਜਾਲ ਵਿਛਾਉਣ ਨਾਲ ਹੀ ਮਛੇਰੇ ਵੱਧ ਮੱਛੀਆਂ ਫੜ੍ਹ ਸਕਦੇ ਹਨ। ਵਿਉਂਤ- ਸਾਰੇ ਭਾਰਤ ਵਿੱਚ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ। ਜੋਤ- ਨੂਰ- ਉਹ ਸੰਤ ਕਰਨੀ ਵਾਲਾ ਆਪਣੇ ਹੀ, ਕਿਉਂਕਿ ਉਸਦੇ ਚਿਹਰੇ ਉੱਪਰ ਜੋਤ ਝੱਲਕਦੀ ਹੈ। ਜੋਤਾ- ਹਰਿਦੁਆਰ ਵਿੱਚ ਗੰਗਾ ਦੇ ਕਿਨਾਰੇ ਜੋਤ ਲਗਾ ਕੇ ਆਰਤੀ ਕੀਤੀ ਜਾਂਦੀ ਹੈ। ਇੱਕ ਰੱਸਾ- ਬਲਦਾਂ ਦਾ ਜੋਤ ਟੁੱਟ ਗਿਆ ਅਤੇ ਉਹ ਨੱਸ ਗਏ। ਚੜ੍ਹ- ਬੱਦਲ

ਵਗਣਾ- ਹਵੀ ਤੇਜ਼ ਝੁੱਲ ਰਹੀ ਹੈ, ਸਾਨੂੰ ਅਪਣੇ ਘਰ ਪੁੱਜਣਾ ਚਾਹੀਦਾ ਹੈ। ਹਿੱਲਣਾ- ਹਨੇਰੀ ਕਾਰਨ ਰੁੱਖਾਂ ਦੀਆਂ ਟਹਿਣੀਆਂ ਤੇਜ਼ੀ ਨਾਲ ਝੁੱਲ ਰਹੀਆ ਹਨ। ਟਿੱਕਾ- ਗਹਿਣਾ- ਹੁਣ ਫੇਰ ਵਿਆਹ ਵਿੱਚ ਟਿੱਕਾ ਪਾਉਣ ਦਾ ਰਿਵਾਜ਼ ਆ ਗਿਆ ਹੈ। ਤਿਲਕ- ਜਿਉਂ ਹੀ

ਸਿਰ ਦਰਦ ਲਈ ਦਵਾਈ ਦੀ ਟਿੱਕੀ ਲੈ ਆਉ। ਛੋਟੀ ਰੋਟੀ- ਰੋਟੀ ਬਣਾ, ਰੋਟੀ ਦੀ ਟਿੱਕੀ ਨਹੀਂ। ਆਲੂ ਦੀ ਟਿੱਕੀ- ਆਲੂ ਦੀ ਟਿੱਕੀ ਬਹੁਤ ਸੁਆਦ ਹੈ। ਸਾਬਣ- ਅੱਜ ਕੱਲ੍ਹ ਬਾਜ਼ਾਰ ਵਿੱਚ ਕਈ ਤਰ੍ਹਾ ਦੇ ਸਾਬਣ ਦੀਆਂ ਟਿੱਕੀਆਂ ਮਿਲਦੀਆ ਹਨ। ਸਿਆਹੀ ਦੀ ਟਿੱਕੀ- ਹੁਣ ਸਿਆਹੀ ਦੀ ਟਿੱਕੀ ਲੈਣ ਦਾ ਰਿਵਾਜ਼ ਹੀ ਨਹੀਂ ਰਿਹਾ। ਰੋਟੀ- ਦੋ ਟਿੱਕੀਆਂ ਲਈ ਹੀ ਤਾਂ ਆਦਮੀ ਸਾਰਾ ਦਿਨ ਮਿਹਨਤ ਕਰਦਾ ਹੈ। ਠਾਕੁਰ- ਇੱਕ ਜਾਤ- ਇੱਕ ਸਮਾਂ ਸੀ ਜਦੋਂ ਪੰਡਿਤ ਵਿੱਚ ਠਾਕੁਰਾ ਦੀ ਚੜ੍ਹਤ ਹੁੰਦੀ ਸੀ। ਪ੍ਰਮਾਤਮਾ ਦਾ ਸੰਂਬਂੰਧਕ ਹੇ ਠਾਕੁਰ, ਹੁਣ ਮੇਰੀ ਇੱਜ਼ਤ ਤੇਰੇ ਹੱਥ ਹੈ। ਡੰਗ-ਸਮਾਂ- ਪਹਿਲਾਂ ਇੱਕ ਡੰਗ ਦੀ ਰੋਟੀ ਦਾ ਇੰਤਜ਼ਾਮ ਕਰ ਲੈ, ਫੇਰ ਮੈਂ ਆਵਾਂਗੀ। ਗੁਜ਼ਾਰਾ - ਦੁੱਧ ਪੀ ਕੇ ਉਸਨੇ ਡੰਗ ਟਪਾ ਲਿਆ। ਠੱ ਡੰਡੀ- ਰਸਤਾ- ਇੱਕ ਡੰਡੀ ਉੱਪਰ ਸਿੱਧਾ ਜਾ ਕੇ ਪੁੱਠੇ ਪਾਸੇ ਮੁੜ ਜਾਉ। ਠੇਲਾ- ਅੱਖ ਦਾ ਡੇਲਾ - ਉਸਦੀ ਅੱਖ ਦਾ ਡੇਲਾ ਖਰਾਬ ਹੋ ਗਿਆ ਹੈ। ਕਰੀਰ ਦਾ ਫਲ- ਡੇਲਿਆਂ ਦਾ ਆਚਾਰ ਬਹੁਤ ਸੁਆਦ ਹੁੰਦਾ ਹੈ। ਢੋਲ- ਭਾਂਡਾ- ਉਹ ਦੁੱਧ ਢੋਲ ਵਿੱਚ ਲਗਾਉਣ ਦੀ ਜ਼ਰੂਰਤ ਨਹੀਂ, ਦੁੱਧ ਦੀਆਂ ਥੈਲੀਆਂ ਮਿਲਦੀਆਂ ਹਨ। ਘਬਰਾ ਜਾਣਾ- ਉਸਨੂੰ ਆਉਂਦਿਆਂ ਹੋਇਆਂ ਵੇਖ ਕੇ ਮੇਰਾ ਮਨ ।

hello

ਹਾਂਜੀ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ

ਹੰਜੀ ਸਬ ਵਧੀਆ ਤੁਸੀ ਸੁਣਾਓ ਠੀਕ ਸਾਰੇ

ਹਾਂ ਸਬ ਵਧੀਆ ਬੱਚੇ ਵਧੀਆ ਘਰ ਸਾਰੇ ਵਧੀਆ ਅੱਛਾ ਮੈਨੂੰ ਦੱਸ ਅੱਜ ਕੱਲ ਕਰ ਕਿ ਰਹੀਐ ਮੈਂ free ਦੀਦੀ ਅੱਛਾ ਤੇ ਤੇਰੀ ਕੁੜੀ ਕਿਹਨੇ ਸਾਲ ਦੀ ਹੋ ਗਯੀ ਏ ਏਹ ਹਰਕੀਰਤ ਤਿੰਨ ਸਾਲ ਦੀ ਹੋਇ ਐ ਹੁਣ ਮਾਰਚ ਚ ਅੱਛਾ ਮੈਨੂੰ ਇੱਕ ਗੱਲ ਦੱਸ ਤੁਸੀ ਕੁੱਛ ਅ ਕੁੜੀ ਬਾਰੇ deposit dip site ਕੀਤਾ ਕੇ ਨਹੀਂ ਕੀਤਾ ਹੋਯਾ insurance ਕੀਤਾ ਨਹੀ ਕੀਤਾ ਨਹੀਂ ਹਜੇ ਨੀ ਕੀਤਾ ਕੁੱਛ

ਪਤਾ ਨਹੀਂ ਇਹ ਸੋਚਾਂਗੇ ਇਹਨਾ ਨੂੰ ਬੋਲਾ ਗੀ ਕੁਛ ਸੋਚਦੇ ਸੋਚਦੇ time ਨਿਕਲ ਜਾਵੇ ਹੈ ਮੇਰੀ ਗੱਲ ਸੁਣੋ ਦੇਖ insurance ਚ ਕਿ ਹੁੰਦਾ ਬਚਤ ਹੀ ਹੁੰਦੀਂ ਆਏ ਇੱਕ ਤਰ੍ਹਾਂ ਆਪਾਂ ਘਰ ਬਚਾ ਲੀਯੇ

ਰੱਖ ਲਿਆ time ਆਨ ਤੇ ਨਾ ਉਹ ਵੀ ਖਰਚ ਕਰ ਦੇਣੇ ਆ

ਹਾਂ ਤੇ ਨਾ ਕੁੜੀ ਦੇ ਨਾਂ ਤੇ ਨਾ ਇੱਕ insurance ਲੈ ਯਾਂ ਕੁੜੀ ਦੇ ਨਾਮ ਤੇ ਨਾ post office ਚ ਪੈਸੇ ਜਮਾ ਕਰ ਭਾਵੇਂ ਥੋੜੇ ਥੋੜੇ ਕਰ ਮਹੀਨੇ ਦੇ ਕਰ ਲੈ ਤੇ ਯਾ ਹਫ਼ਤੇ ਦੇ ਕਰ ਲੈ ਤੇ ਇੱਕ ਸਾਲ ਦੇ ਬਾਦ ਜਿਵੇਂ ਇੱਕ ਸਾਲ ਹੋ ਜਾਂਦਾ ਨਾ ਤੇ ਉਸ ਦੇ ਉੱਤੇ ਤਵਾਨੁ interest ਮਿਲਦਾ suppose ਕਰ

ਤੂੰ ਸਿਰਫ ਅਜੇ ਢਾਈ ਸੌ ਰੁਪਏ ਮਹੀਨਾ ਜਮਾ ਕਰਾਨਾ ਠੀਕ ਐ, ਤੂੰ ਢਾਈ ਸੌ ਰੁਪਏ

ਇੱਕ ਮੰਨੇ ਜਾ ਕੇ ਖਾਤਾ ਖੁਲਵਾ ਓਹਦੇ ਚ ਸੁਕੰਨਿਆ ਸਕੀਮ ਵਿਚ ਜਾ ਕੇ ਥੋੜਾ - ਥੋੜਾ ਕਰਕੇ ਯਾ ਹਜ਼ਾਰ ਰੁਪਿਆ ਯਾ ਪੰਦਰਾਂ ਸੌ ਰੁਪਿਆ ਮਹੀਨੇ ਦਾ ਤੂੰ ਜਮ੍ਹਾਂ ਕਰਾਈ ਜਾ ਤੇ ਜਦੋ ਇਹ ਚੌਦਾਂ ਸਾਲ ਦੀ ਹੋਏਗੀ ਚੌਦਾਂ ਸਾਲ ਦੀ ਉਮਰ ਤੱਕ ਜਮਾ ਕਰਵਾਨਾ ਬੱਸ

ਤਿੰਨ ਸਾਲ ਤੇ ਨਿਕਲ ਗੇ ਤੇਰੀ ਕੁੜੀ ਦੇ

ਬਾਕੀ ਰਹਿ ਗੇ ਗਿਆਰਾਂ ਸਾਲ ਗਿਆਰਾਂ ਸਾਲ ਜਮਾ ਕਰਨਾ ਫੇਰ ਉਹਦੇ ਬਾਅਦ ਜਾਕੇ ਜਦੋ ਤਵਾਦੀ ਕੂੜੀ ਇੱਕੀ ਸਾਲ ਦੀ ਹੋਏ ਗੀ ਨਾ ਤਾਂ ਤਵਾਨੁ ਜਿਤਨਾ ਪੈਸੇ ਹੈ ਨਾ ਸਾਰਾ ਪੈਸੇ interest ਦੇ ਨਾਲ ਤੁਹਾਨੂ ਮਿਲੇਗਾ

interest ਪੈਸੇ ਤੇ ਲੱਗਦਾ ਰਹੇਗਾ ਅੱਛਾ ਅੱਛਾ ਹਾਂ ਉਂਝ ਤੁਸੀ ਥੋੜੇ ਜੇ ਪੈਸੇ ਕਢਵਾ ਸਕਦੇ ਹੋ ਅਠਾਰਾਂ ਸਾਲ ਦੀ ਉਮਰ ਚ ਹਾਂ ਅਗਰ ਨਹੀਂ ਕੜਵਾਣਾ ਤੇ ਪੂਰਾ ਤੁਹਾਡੀ ਇੱਕੀ ਸਾਲ ਜਦੋ ਇੱਕੀ ਸਾਲ ਦੀ ਹੋਏ ਗੀ ਤਾਂ ਤਵਣੁ ਸਾਰਾ ਪੈਸਾ ਮਿਲ ਜੇ ਗਾ ਠੀਕ ਆ

ਹਾਂ ਨਹੀਂ ਕੁਛ ਨਾ ਸੋਚਨਾ ਹੀ ਚਾਹੀਦਾ ਤੁਸੀ ਥੋੜਾ ਆਪਣੇ ਵੀ ਬਾਰੇ ਆਪਨੇ insurance ਦੇ ਬਾਰੇ ਚ ਵੀ ਸੋਚੋ ਅਪਨੀ saving ਅਪਨੇ ਬੁੱਢਾਪੇ ਵਾਸਤੇ ਥੋੜਾ ਥੋੜਾ ਕਰ ਕੇ ਨਾ ਦੇਖ L .I .Cਚ ਬਹੁਤ ਵਧੀਆ scheme ਹੈਗੀ ਵੇ ਇੱਕ

ਮਤਲਬ ਜੋ ਤੁਸੀ ਲਿਤਾ ਹੋਯਾ ਨਾ suppose ਕਰ ਲੈ ਅ ਤੁਸੀ ਪੰਦਰਾਂ ਲੱਖ ਦਾ insurance ਲਿਤਾ ਠੀਕ ਆ

ਪੰਦਰਾਂ ਸਾਲ ਦੇ insurance ਵੀਚ ਨਾ ਤੁਸੀ ਜੋ ਤੁਹਾਡਾ amount ਆਂਦਾ ਤੁਸੀ ਮਹੀਨੇ ਦਾ ਦੇਣਾ ਯਾ ਤਿੰਨ ਮਹੀਨੇ ਦਾ ਛੇ ਮਹੀਨੇ ਦਾ ਆ ਸਾਲ ਦਾ ਉਹ ਤੂਹਾਡੇ ਤੇ depend ਕਰਦਾ ਠੀਕ ਆ ਉਹ ਤੁਸੀ ਜਮਾ ਕਰਨਾ ਵੇ ਪੰਦਰਾਂ ਸਾਲ ਤੱਕ ਅਗਰ ਤੁਸੀ ਮਹੀਨੇ ਦੇ ਦੇਂਦੇ ਹੋ ਹਰ ਮਹੀਨੇ ਜਮਾ ਕਰਵਾਣਾ ਪੰਦਰਾਂ ਸਾਲ ਤੱਕ ਜਦੋ ਪੰਦਰਾਂ ਸਾਲ ਹੋ ਜਾਨ ਗਏ ਨਾ ਤੇ ਸੋਲ੍ਹਵੇਂ ਸੈੱਲ ਤੋਂ ਤੁਹਾਨੂੰ ਨਾ

ਅੱਛਾ

ਕੋਈ ਛੋਟੀ SCHEME ਛੋਟੀ scheme ਤੇ ਦੱਸ ਰਹੀ ਹਾਂ ਪੰਦਰਾਂ ਲੱਖ ਤੁਸੀ ਜਮਾ ਨੀ ਕਰਾਣੇ ਪੰਦਰਾਂ ਲੱਖ ਦਾ ਜੇੜਾ ਪੰਦਰਾਂ ਸਾਲ ਦਾ amount ਹੁੰਦਾ ਨਾ ਪੰਦਰਾਂ ਲੱਖ ਦਾ ਤੁਹਾਨੁੰ ਅੱਠ percent ਮਿਲੇਗਾ। ਨਹੀਂ ਜਿਵੇ ਥੋੜੀ ਛੋਟੀ means ਜਿਵੇ ਪੰਜ ਸਾਲ ਦੀ ਹੋਜੇ ਕੁਛ ਇਵੇਂ ਹਾਂ ਦੱਸ ਸਾਲ ਦੀ ਹੁੰਦੀਐ ਦੱਸ ਯਾ ਪੰਜ ਸਾਲ ਛੇ ਸਾਲ ਜਮਾ ਕਰਵਾਓਗੇ ਗਯਾਰਵੇ ਸਾਲ ਜਾ ਕ ਮਿਲੇਗੀ ਇੰਝ ਹੁੰਦੀ ਆ ਦੱਸ ਸਾਲ ਜਮਾ ਕਰਾਓਗੇ ਤੇ ਪੰਦਰਵੇ ਸਾਲ ਜਾ ਕੇ ਮਿਲਣ ਗੇ amount ਕਿਹਨਾਂ ਹੋਏਗਾ ਉਹ depend ਕਰਦਾ ਤੁਸੀ ਕਿਹਨਾਂ sum assured ਲੈਂਦੇ ਹੋ ਤੁਹਾਡੀ ਉਮਰ ਕਿਹਨੀ ਆ ਓਹਦੇ ਉੱਤੇ depend ਕਰਦਾ

ਹਾਂ ਕਿਓਂਕਿ ਹਰ age ਦੇ ਹਿਸਾਬ ਦੇ ਨਾਲ ਨਾ premium ਹੁੰਦਾ ਹੁਣ ਮੇਰੀ ਉਮਰ ਆ ਜਿਵੇ thirty years ਹਾਂ ਤੀਹ ਸਾਲ ਦੀ ਆ ਨਾ ਉਹ ਤੇ ਦੇਖਣਾ ਪਏਗਾ ਤੀਹ ਸਾਲ ਦੀ ਉਮਰ ਹੈਗੀ ਆ ਹੋਰ ਕੀਹਨੇ ਲੱਖ ਦਾ ਤੁਸੀ ਲੈਣਾ ਵੇ ਓਹਨੇ ਲੱਖ ਦਾ amount ਪਾਏ ਗਾ ਫੇਰ ਓਹਦੇ ਬਾਅਦ ਜਾ ਕੇ ਨਿਕਲੇਗਾ ਕੀ ਹਾਂ ਹਨ amount ਆ ਮਹੀਨੇ ਦਾ ਤੁਸੀ ਦੇ ਸਕਦੇ ਹੋ ਹਾਂ ਕਈ ਵਾਰ ਕਿ ਹੁੰਦਾ ਕੀ ਕਈ ਬੰਦੇ ਕੱਠੇ ਨਹੀਂ ਦੇ ਸਕਦੇ ਉਹ ਮਹੀਨੇ ਮਹੀਨੇ ਆਪਣੇ ਆਪ ਖਾਤੇ ਚੋ ਕੱਢਦੇ ਜਾਨ ਠੀਕ ਹੈਨਾ

ਉਹ ਤੂੰ ਆਏਗੀ ਨਾ ਜਦੋ ਤਾਂ ਮੈਂ ਤੈਨੂੰ ਸਾਰਾ ਹਿਸਾਬ ਕਿਤਾਬ ਬਣਾ ਕੇ ਦੇਵਾਂਗੀ l .i .c ਚ ਬੱਚਿਆਂ ਵਾਸਤੇ ਵੀ ਹੈਗਾ ਜਿਵੇਂ

ਦੱਸ ਲੱਖ ਦਾ ਵੀਹ percent ਜੇੜਾ ਹੈ ਨਾ ਉਹ ਮਿਲ ਜਾਏਗਾ ਅਠਾਰਹ ਸਾਲ ਦੀ ਉਮਰ ਚ ਤੇ ਵੀਹ ਸਾਲ ਦੀ ਉਮਰ ਚ ਫੇਰ ਬਾਈ ਸਾਲ ਦੀ ਉਮਰ ਚ ਫੇਰ ਚੋਵੀਹ ਸਾਲ ਦੀ ਉਮਰ ਚ ਫੇਰ ਸਾਰਾ ਪਚੀਹ ਸਾਲ ਦੀ ਉਮਰ ਚ ਸਾਰਾ ਪੈਸ ਮਿਲ ਜੇ ਗਾ ਅੱਛਾ ਠੀਕ ਹੈ ਇਸ ਤਰਾਹ ਦੀਆ ਸਕੀਮਾਂ ਹੈਗੀਆਂ ਨੇ ਤੂੰ ਕੁਛ ਕੀਤਾ ਨੀ ਹੋਇਆ ਸੀ ਕਦੀ ਗੱਲ ਨਹੀਂ ਕੀਤੀ ਨਹੀਂ ਦੀਦੀ

ਵੈਸੇ ਹੀ ਹੋਰ ਕੋਈ ਜਿਵੇ monthly scheme ਹੁੰਦੀ ਆ ਜਿਵੇ ਉਹਦੇ ਬਾਰੇ ਕੁਛ monthly scheme ਓਹੀ ਤੇ ਕਹਿ ਰਿਆ ਨਾ ਇਹਦੇ ਚ ਤੁਸੀ ਆਪਣੇ ਤੇ depend ਐ ਨਾ ਤੁਹਾਡਾ monthly ਕਰਨਾ ਤੇ quarterly ਕਰਨਾ half yearly ਕਰਨਾ yearly ਕਰਨਾ ਤੁਹਾਡੇ ਤੇ depend ਕਰਦਾ ਨਾ ਹਾਂਜੀ ਠੀਕ ਆ ਤੁਸੀ ਕਿਹਨਾਂ ਕਰਨਾ ਕਿਹਨਾਂ ਨਹੀਂ ਕਰਨਾ hello ਨਹੀਂ ਜਿਵੇ ਅ monthly scheme ਇਵੇਂ ਜਿਵੇਂ monthly ਸਾਨੂੰ ਪੈਸੈ ਮਿਲਣ ਇਵੇਂ ਹੈ ਕੋਈ scheme

ਤੇ ਤਵਾਨੁ interest ਜ਼ਯਾਦਾ ਮਿਲੇਗਾ ਅਗਰ ਇੱਕ ਸਾਲ ਬਾਦ ਕਹੋ ਗੇ ਤੇ interest ਕੱਟ ਮਿਲੇਗਾ ਤਿੰਨ ਸਾਲ ਬਾਦ ਲੋ ਗੇ ਹੋਰ interest ਮਿਲੇਗਾ ਮਤਲਬ ਜਿਹਨੇ ਸਾਲ ਦੇ ਬਾਦ ਤੇ ਸ਼ੁਰੂ ਕਰਦੇ ਹੋ ਨਾ ਉਹਨਾਂ ਜ਼ਿਆਦਾ interest ਠੀਕ ਆ ਹੋਰ ਜਿਵੇਂ ਜਿਨੇ ਸਾਲ ਤੱਕ ਤੁਸੀ ਨਹੀਂ ਲੈਂਦੇ ਨਾ ਹਾਂਜੀ

ਅੱਛਾ ਮਤਲਬ ਜਿਵੇਂ ਤੁਸੀ ਹੁਣ ਲੀਤਾ ਵੇ ਅੱਜ ਤੂੰ ਜਮਾ ਕਰਾਏ ਨੇ ਪੰਜ ਲੱਖ ਰੁਪਯਾ ਠੀਕ ਆ

ਤਿੰਨ ਸਾਲ ਦੇ ਬਾਅਦ ਮੈਨੂੰ interest ਸ਼ੁਰੂ ਹੋਵੇ

ਪੰਜ ਲੱਖ ਉੱਤੇ ਫੇਰ ਤੀਸਰੇ ਸਾਲ ਦਾ total ਪੰਦਰਾਂ ਪੰਦਰਾਂ percent save ਹੋ ਗਯਾ

ਤੇ ਤੀਸਰੇ ਚੋਥੇ ਸਾਲ ਤੋਂ ਤੁਹਾਨੂੰ monthly income ਸ਼ੁਰੂ ਹੋ ਜੇ ਗੀ ਠੀਕ ਆ ਤੇਰਾ ਪੈਸਾ safe ਦਾ safe ਏ ਹੋਰ interest ਵੀ safe ਐ ਤੇਰੇ nominee ਨੂੰ ਸਾਰਾ ਪੈਸਾ ਮਿਲ ਜੇ ਗਾ ਜਿਵੇ ਹੁਣ ਹਰਕੀਰਤ ਆ ਹਰਕੀਰਤ ਦੀ ਜਿਵੇ ਵਿਆਹ ਕਰਨਾ ਤੇ, ਤੇ ਓਦੋ ਤੱਕ ਚਾਹੀਦਾ ਹੋਵੇ ਮੈਨੂੰ ਜਿਵੇ ਅੱਠ ਦੱਸ ਲੱਖ ਰੁਪਯਾ ਤੇ ਮੈਂ ਕਿਵੇਂ save ਕਰਾ monthly

monthly ਦੱਸ ਲੱਖ ਤੈਨੂੰ ਚਾਹੀਦਾ ਤੂੰ ਤਕਰੀਬਨ ਸੱਤ ਲੱਖ ਦਾ insurance ਲੱਲੇ ਹਾਂਜੀ amount ਕਿਹਨਾਂ ਕੋ ਹੋਏ ਕਿਹੋਏ monthly ਕਰਾ

ਅੱਛਾ ਤੂੰ ਮਹੀਨੇ ਦਾ ਕਿਹਨਾਂ ਕੱਢ ਸਕਦੀ ਆ ਮੈਨੂੰ ਸਮਝ ਨਹੀਂ ਆਯੀ ਨਾ

ਤੇਰੇ ਕੋਲ ਦੱਸ ਬਾਰਹ ਲੱਖ ਰੁਪਯਾ ਹੋਵੇ ਹੈਨਾ

ਅੱਛਾ ਹਾਂ ਤੇ ਜਿਹਨੀ capacity ਤੇਰੀ ਹੈਗੀਏ ਨਾ ਓਹਦੇ ਹਿਸਾਬ ਦੇ ਨਾਲ ਤੈਨੂੰ insurance ਦੱਸ ਦਾ ਗੇ ਠੀਕ ਆ ਠੀਕ ਆ ਹੁਣ ਮੈਂ ਤੈਨੂੰ ਜ਼ਿਆਦਾ ਦਾ ਦੱਸ ਦਾ ਤੇਰੇ ਕੋਲ ਹਸਤੀ ਨਾ ਹੋਵੇ ਕੱਢਣ ਦੀ ਤੂੰ ਕਹੇ ਮੈਂ ਦੋ ਹਜ਼ਾਰ ਰੁਪਏ ਮਹੀਨਾ ਕੱਢ ਸਕਦੀ ਆ correct ਠੀਕ ਐ ਨਾ

ਹੈਨਾ ਤੇ ਦੋ ਹਜਾਰ ਰੁਪਏ ਮਹੀਨੇ ਦੇ ਹਿਸਾਬ ਦੇ ਨਾਲ ਸਾਲ ਦਾ ਕਿਹਨਾਂ ਹੋਯਾ

ਅੱਜ ਤਿੰਨ ਸਾਲ ਦੀ ਆਏ ਇੱਕੀ ਸਾਲ ਦੀ ਉਮਰ ਵੀ ਹੋਏਗੀ ਤਾਂਵੀ ਤੂੰ ਆਪਣੀ ਧੀ ਦਾ ਵਿਆਹ ਕਰਨੀ ਐ ਤੇ ਤੇਰੀ ਧੀ ਦੀ ਉਮਰ ਉਸ time ਹੋਏਗੀ ਅਠਾਰਹ ਸਾਲ ਮਤਲਬ ਅਠਾਰਹ ਸਾਲ ਰਹਿ ਗਏ ਨੇ ਤੇਰੇ ਕੋਲ ਜਮਾ ਕਰਨ ਵਾਸਤੇ

ਅਠਾਰਹ ਸਾਲ ਰਹਿ ਗਏ ਨੇ ਜਮਾ ਕਰਣ ਵਾਸਤੇ ਤੈਨੂੰ ਦੱਸ ਲੱਖ ਚਾਹੀਦਾ ਵੇ ਉਸ time ਤੇ decide ਕਰ ਕਿ ਤੈਨੂੰ ਸਾਲ ਦੇ ਵਿਚ ਕਿਹਨਾਂ ਜਮਾ ਕਰਨਾ ਪੈਸਾ ਅਠਾਰਹ decide by ਦੱਸ ਲੱਖ ਕਿਹਨਾਂ ਜਮਾ ਕਰਨਾ ਪਏਗਾ ਤੈਨੂੰ ਇੱਕ ਸਾਲ ਦੇ ਵਿਚ ਕਿ ਤੇਰੇ ਕੋਲ ਦੱਸ ਲੱਖ ਹੋਵੇ ਅੱਛਾ

ਕੇ ਨਹੀਂ

ਕਿ ਫੇਰ ਤੋਂ repeat ਕਰੋ

ਠੀਕ ਏ ਇੱਕ ਸਾਲ ਚ ਕੀਹਨੇ ਪੈਸੇ ਜਮਾ ਕਰੇਂਗੀ ਕੀ ਦੱਸ ਲੱਖ ਹੋਏ

ਹੈ ਤੂੰ ਇੱਕ ਲੱਖ ਜਮਾ ਕਰਨੀ ਏ ਤੇ ਇੱਕੀ ਸਾਲ ਦੀ ਉਮਰ ਵਿਚ ਤੇਰੇ ਕੋਲ ਅਠਾਰਹ ਲੱਖ ਹੋਏਗਾ 18

ਹੈਨਾ ਇੱਕ ਲੱਖ ਅਗਰ ਤੂੰ ਜਮਾ ਕਰਦੀ ਆ ਇੱਕ ਸਾਲ ਦਾ ਤੇਰੇ ਕੋਲ ਅਠਾਰਹ ਲੱਖ ਹੋਏਗਾ ਤੇ ਤੈਨੂੰ ਕੀਹਨੇ ਰੁਪਏ ਮਹੀਨੇ ਜਮਾ ਕਰਨਾ ਪਏਗਾ ਕਿ ਇਕ ਬਾਰਹ ਮਹੀਨੇ ਚ ਤੇਰੇ ਕੋਲ ਇੱਕ ਲੱਖ ਹੋਵੇ

ਹਾਂ ਸਾਡੇ ਪੰਜ ਇੱਕ ਲੱਖ ਰੁਪਯਾ ਕਰਨਾ ਠੀਕ ਐ ਹਾਂ ਕਿਉਂਕਿ ਪੰਜ ਹਜ਼ਾਰ ਨਾਲ ਅਗਰ ਅੱਸੀ ਪੰਜ ਹਜ਼ਾਰ ਮਹੀਨਾ ਜਮਾ ਕਰਦੇ ਆ ਤੇ ਬਾਰਹ ਮਹਿਨੇ ਦਾ ਸੱਠ ਹਜ਼ਾਰ ਹੁੰਦਾ ਹਾਂਜੀ ਹੈਨਾ ਤੇ ਚਾਲੀਹ ਹਜ਼ਾਰ ਅਜੇ ਕੱਟ ਹੈਗਾ ਹਾਂਜੀ

ਤੇ ਕੀਹਨੇ ਜਮਾ ਕਰੇਂਗੀ ਇੱਕ ਸਾਲ ਦੇ ਵਿਚ ਕੀ ਤੇਰੇ ਮਹੀਨੇ ਦੇ ਮਹੀਨੇ ਕਿ ਤੇਰੇ ਕੋਲ ਪੈਸੇ ਹੋਣ ਇੱਕ ਲੱਖ ਰੁਪਯਾ ਹੋਏ ਸਿੱਧਾ ਹਿਸਾਬ ਐ ਕੁੜੀਏ ਉਸੇ ਹਿਸਾਬ ਨਾਲ ਤੁਸੀ ਕਰੋਗੇ ਤੇ ਤੁਹਾਨੂੰ ਪੈਸੇ ਬਣਨ ਗਏ ਨਾ ਹੁਣ ਤੂੰ ਸਿੱਧਾ ਦੱਸ ਲੱਖ ਮੰਗੇ ਸੀ

ਤੇ ਤੇਰੇ ਕੋਲ ਸਿਰਫ ਅਠਾਰਹ ਸਾਲ ਨੇ ਹੰਜੀ

ਪੰਜ ਹਜ਼ਾਰ ਰੁਪਯਾ ਸਾਲ ਦਾ ਵੀ ਜਮਾ ਕਰਦੀ ਐ ਤੇ ਅਠਾਰਹ ਸਾਲ ਤੱਕ ਦੱਸ ਲੱਖ ਹੋ ਜਾਂਦਾ ਪੰਜ ਹਜ਼ਾਰ ਰੁਪਯਾ ਸਾਲ ਦਾ

ਅੱਛਾ sorry ਪੰਜਾਹ ਹਜ਼ਾਰ ਪੰਜਾਹ ਹਜ਼ਾਰ ਸਾਲ ਤੇ ਤੂੰ ਉਸੇ ਹਿਸਾਬ ਦੇ ਨਾਲ ਕਰਨਾ ਦੇਖ ਤੂੰ ਇਹ ਦੇਖ ਤੂੰ ਹੋਰ ਸਾਰੀਆਂ ਗੱਲਾਂ ਛੱਡ ਤੂੰ ਇਹ ਸੋਚ ਕਿ ਤੂੰ ਇੱਕ ਮਹੀਨੇ ਦਾ ਕਿਹਨਾਂ ਕੱਢ ਸਕਦੀ ਏ

risk ਵਧਦਾ ਤੇ amount ਵਧਦਾ ਠੀਕ ਆ ਨਾ ਉਮਰ ਘੱਟ risk ਘੱਟ ਹੋਰ amount ਘੱਟ ਕਿਉਂਕਿ ਵਧਦੀਆਂ ਉਮਰਾਂ ਵਿੱਚ ਬਿਮਾਰੀਆਂ ਵੱਧ ਜਾਂਦੀਆਂ ਨੇ ਬਿਮਾਰਿਯਾ ਵਧਦੀਆਂ ਤੇ company ਦਾ risk ਵੱਧ ਜਾਂਦਾ